ਹਾਂ ਜੀ ਤੇ ਜਿਹੜੇ ਮੈਂ ਮਤਲਬ ਆਪਣੇ ਜਿੰਦਗੀ ਦੇ ਕੁਝ ਸਾਲ ਆਪਣੀ ਭੂਆ ਦੇ ਘਰੇ ਕੱਢੇ ਉਸਤੋਂ ਬਾਦ ਜਿਹੜਾ ਆ ਮੈਂ ਨਾ, ਮੇਰੇ ਪਾਪਾ ਮੈਨੂੰ ਲੈਕੇ ਆਗੇ ਸੀਗੇ ਆਪਣੇ ਘਰੇ ਵਾਪਿਸ ਆ, ਮੇਰੇ ਪਾਪਾ ਦੇ ਘਰ ਆ ਕੇ ਵੀ ਮੈਨੂੰ ਕੋਈ ਮਤਲਬ ਕੁਛ ਖਾਸ ਸ਼ਾਂਤੀ ਨਹੀਂ ਮਿਲੀ ਕਿਊਂਕੀ ਮੇਰੀ ਜੀਵਨ ਦੇ ਵਿੱਚ ਦੁਖ ਤੇ ਫੇਰ ਵੀ ਸੀਗੇ ਹੁਣ ਏਥੇ ਆਕੇ ਪਾਪਾ ਨੇ ਮੇਨੂ ਮਾਰਨਾ ਕੁਟਨਾ ਏਹ ਕੰਮ start ਕਰ ਦਿੱਤੇ ਮਤਲਬ ਥੋੜੀ ਜਹੀ ਵੀ, ਮੇਰੇ ਤੋਂ ਗਲਤੀ ਹੁੰਦੀ ਮੈਨੂੰ ਮਾਰਦੇ ਕੁੱਟਦੇ ਬਹੁਤ ਜਿਆਦਾ, ਹੈਂ ਕਾਫੀ ਮਤਲਬ ਤੰਗ ਕਰ ਦਿੱਤਾ ਸੀਗਾ ਮੈਨੂੰ ਉਸ ਤੋਂ ਬਾਅਦ ਕੁਝ ਚਿਰ ਏਥੇ ਰਹੀ, ਉਸਤੋਂ ਬਾਦ ਆ ਮੇਰੇ ਮੰਮੀ ਨੇ ਪਾਪਾ ਪਾਪਾ ਮੇਰੇ ਫਿਰ ਪਤਾ ਨੀ ਕੀ ਦਿਲ ਇਹਨਾਂ ਦਾ ਕੀਤਾ ਏਹ ਮੈਨੂੰ ਵਾਪਿਸ ਲੇ ਕੇ ਮੰਮੀ ਕੋਲ ਆਗੇ ਮੰਮੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਫਿਰ ਮੰਮੀ ਨੂੰ ਵੀ ਪਹਿਲਾਂ ਬਿਲਕੁਲ ਵੀ ਏਹ ਨੀ ਸੀਗਾ ਵੀ ਮੈਂ ਵਾਪਿਸ ਮੰਮੀ ਦੇ ਕੋਲ, ਆਊਗੀ, ਮੇਰੇ ਭਰਾਵਾਂ ਨੂੰ ਮੇਰੇ ਭਰਾ ਭੁੱਲਗੇ ਸੀ ਵੀ, ਉਹਨਾਂ ਦੀ ਇੱਕ ਭੈਣ ਵੀ ਐ ਓਹਨੂੰ ਐ ਸੀਗਾ ਬਸ ਵੀ ਅਸੀਂ ਦੋ ਭਰਾ ਐ ਓਹ ਭੁੱਲਗੇ ਸੀਗੇ, ਓਹ ਜਦ ਮੈਨੂੰ ਲੈ ਕੇ ਗਏ ਨਾ ਮੇਰੇ ਪਾਪਾ ਮੈਨੂੰ ਮੇਰੇ ਭਾਈ ਮੈਨੂੰ ਬਿਲਕੁਲ ਵੀ ਮਤਲਬ, ਪਛਾਣਦੇ ਤਾਂ ਸੀਗੇ ਈ ਨੀ ਓਹ ਮੈਨੂੰ ਪਸੰਦ ਵੀ ਨੀ ਕਰਦੇ ਸੀਗੇ, ਕਹਿੰਦੇ ਕੋਣ ਐ ਏਹ ਦੋ, ਦੋ ਤਿੰਨ ਸਾਲਾਂ ਦੇ ਵਿੱਚ ਓਹ ਮੈਨੂੰ ਭੁੱਲ ਵੀ ਗਏ ਤੇ ਜਿਹੜੀ ਪੰਜਾਬ ਦੀ ਭਾਸ਼ਾ ਹੈਗੀ ਐ ਪੰਜਾਬੀ ਉਹ ਬੋਲਣ ਲਾਪੇ, ਮੈਨੂੰ ਪੰਜਾਬੀ ਨਹੀਂ ਸੀ ਆਉਂਦੀ, ਨਾ ਮੈਨੂੰ ਸਮਝ ਆਉਂਦੀ ਸੀ ਤੇ ਨਾ ਮੈਂ ਬੋਲਣਾ, ਬੋਲ ਪਾਉਂਦੀ ਸੀਗੀ ਹੌਲੀ-ਹੌਲੀ ਕਰਕੇ ਮੈਂ ਪੰਜਾਬੀ ਸਿੱਖੀ ਆ ਮੇਰੇ ਭਾਈ ਜਿਹੜਾ ਮੇਰਾ ਮਜ਼ਾਕ ਉਡਾਉਂਦੇ ਸੀਗੇ ਪਹਿਲੇ ਭਰਾਵਾਂ ਭੈਣਾਂ ਚ ਨਾ ਆ ਝਗੜਾ ਹੁੰਦਾ ਸੀਗਾ ਕਾਫੀ ਜਿਆਦਾ ਤੇ ਮੇਰੇ ਤੇ ਹੱਥ ਵੀ ਖਾ ਲੈਂਦੇ ਸੀਗੇ, ਫੇਰ ਓਸਤੋਂ ਬਾਦ ਕੀ ਹੋਇਆ, ਫੇਰ ਮੰਮੀ ਮੰਮੀ ਨੇ ਸਾਨੂੰ ਨਾ ਪੜਨੇ ਪਾ ਦਿੱਤਾ, ਸਕੂਲੇ ਠੀਕ ਐ ਜੀ, ਉਸ ਤੋਂ ਬਾਅਦ ਸਕੂਲ ਜਾਂ ਲੱਗਪਏ

ਵੀ ਏਹ ਸਾਡੇ ਨਾਲ਼ ਬਿਲਕੁਲ ਨੀ ਮਨਦੇ ਸੀਗੇ ਵੀ ਏਹ ਸਾਡੀ ਭੈਣ ਐ ਓਹ ਮੈਨੂੰ ਕਹਿੰਦੇ ਸੀ ਵੀ ਕਿਥੋਂ ਆਗੀ ਤੂੰ ਓਹ ਕੀ ਕਹਿੰਦੇ ਸੀ ਸਾਨੂੰ, ਮੈਨੂੰ ਏਹ ਕਹਿੰਦੇ ਸੀ ਬਈਅਣ ਆਗੀ ਬਈਅਣ ਆਗੀ ਤੇ ਮੈਂ ਮੈਨੂੰ ਬਹੁਤ ਬੁਰਾ ਲੱਗਦਾ ਹੁੰਦਾ ਸੀਗਾ ਵੀ ਮੈਨੂੰ ਏਦਾ ਕਹਿੰਦੇ ਐ ਕਈ ਵਾਰੀ ਜੀਅ ਕੀਤਾ ਮੇਰਾ ਵੀ ਵਾਪਿਸ ਓਥੇ ਈ ਚਲੀ ਜਾਵਾ UP ਆ ਜਾਵਾ UP ਆ ਜਾਵਾ ਬਸ ਚਲੋ ਕੋਈ ਗਲ ਨੀ ਮੈਂ ਕੱਲੀ ਕਿਵੇ ਆਉਂਦੀ ਹੈਨਾ, ਉਸਤੋਂ ਬਾਦ ਮੇਰੀ ਸਕੂਲੇ ਸਹੇਲੀਆਂ ਬਣੀਆਂ ਤੇ ਪੜਨ ਲੱਗਪੀ ਓਥੇ ਤੇ ਸਕੂਲ ਦੇ ਵਿੱਚ ਇੱਕ best friend ਬਣੀ ਸੀਗੀ ਮੇਰੀ ਤੇ ਜਿਹੜੀ ਸਾਡੇ ਅਧਿਆਪਕ ਸਨ ਓਹ ਵੀ, ਏਦਾ ਦੇ ਈ ਸਨ, ਓਹ ਮਤਲਬ ਜ਼ਿਆਦਾ ਓਹ ਨੀ ਕਰਦੇ ਸੀਗੇ ਤੇ ਹੌਲੀ ਹੌਲੀ ਪੜਾਈ ਲਿਖਾਈ start ਹੋਈ ਪੜਦੇ ਲਿਖਦੇ ਰਹੇ, ਪੰਜਾਬੀ ਵੀ ਆਉਂਦੀ ਰਹੀ, ਉਸ ਤੋਂ ਬਾਦ ਸਾਡੇ ਜਿਹੜਾ ਮਨ ਮੋਟਾਵ ਸੀਗਾ, ਉਹ ਥੋੜਾ ਘੱਟ ਹੋਇਆ, ਤਿੰਨੇ ਭੈਣ ਭਰਾਵਾਂ ਚ, ਠੀਕ ਐ, ਤੇ ਮੰਮੀ, ਜਿਹੜੇ ਸੀਗੇ ਉਹ ਕੰਮੇ ਉਹ ਕੰਮੇ ਜਾਂਦੇ ਸੀਗੇ ਉਹ ਕੰਮ ਕਰਦੇ ਹੁੰਦੇ ਸੀ, ਅਵੇ hospital ਦੇ ਵਿੱਚ ਉਹਨਾਂ ਨੇ ਜਾਣਾ ਤੇ ਜਿਹੜੇ ਮੇਰੇ ਪਾ ਪਾਪਾ ਸੀਗੇ ਉਹ ਕੋਈ ਕੰਮ ਕੁਮ ਨੀ ਕਰਦੇ ਸੀਗੇ, ਉਹਨਾਂ ਨੇ ਭੱਜਣਾ ਤੀਜੇ ਦਿਨ ਦਾ ਕੰਮ ਸੀਗਾ ਜਿਹੜਾ ਕਦੀ ਜਹਿਰ ਖਾਣਾ ਕਦੀ ਕੁਛ ਕਦੀ ਕੁਛ, ਏਹਏ ਜਹੇ ਡਰਾਮੇ ਜਹੇ ਕਰਨੇ ਫਿਰ ਓਥੋਂ ਲੰਘ ਜਾਣਾ ਉਸਤੋਂ ਬਾਦ ਕੁਛ ਚਿਰ ਇਦਾਂ ਦਾ ਰਿਹਾ ਹੋਲੀ ਹੋਲੀ ਫਿਰ ਸਾਰਾ ਕੁਛ ਜਿਵੇ ਜਿਵੇ ਅਸੀਂ ਵੱਡੇ ਹੁੰਦੇ ਰਹੇ ਉਦੋਂ ਫਿਰ ਸਬ ਕੁਛ, ਥੋੜਾ ਥੋੜਾ ਠੀਕ ਹੋਣਾ start ਹੋਇਆ ਜਿਹੜੇ, ਇੱਕ ਸਾਡੇ, ਮਤਲਬ ਮੇਰੇ ਭੂਆ ਸੀਗੇ

ਏਥੇ ਦਿਖਾਓ ਪਹਿਲਾਂ, ਪਹਿਲੇ ਓਥੇ ਦਿਖਾਇਆ ਮੋਹਾਲੀ ਓਹਨੂੰ ਉਸਤੋਂ ਬਾਦ, ਜਦੋਂ ਮੋਹਾਲੀ ਵੀ, ਡੋਕਟਰਾਂ ਨੇ ਕਿਹਾ ਸੋਹਾਣੇ ਜਿਹੜਾ hospital ਹੈਗਾ ਐ ਭੱਪਿਆ ਵਾਲਾ ਓਥੇ ਦਿਖਾਇਆ ਸੀਗਾ ਤੇ ਉਹ ਕਹਿੰਦੇ ਵੀ ਏਹਨੂੰ ਤਾਂ operation ਕਰਨਾ ਪੈਣਾ ਏਹਦਾ, ਓਸਤੋਂ ਬਾਦ ਵੀ ਮਤਲਬ ਬਹੁਤ ਟੈਮ ਲੱਗ ਜਾਣਾ ਇਹਦੇ ਹੱਥ ਠੀਕ ਹੋਣ ਨੂੰ ਤੇ operation ਚ ਮੰਮੀ ਨੇ ਪੁੱਛਿਆ ਕਿੰਨਾ ਕੁ ਪੈਸਾ ਲਗਜੇਗਾ ਕਿਓਕਿ ਸਾਡੇ ਕੋਲ ਦੇਖੋ ਏਨੇ ਕੋਈ ਜ਼ਿਆਦਾ ਪੈਸਾ ਦਾ ਹੁੰਦਾ ਨੀ ਸੀਗਾ ਵੀ, ਓਦੋਂ ਤਿੰਨ ਤਿੰਨ ਚਾਰ ਚਾਰ ਹਜ਼ਾਰ ਵਾਲੀ ਨੌਕਰੀ ਹੁੰਦੀ ਸੀਗੀ ਤੇ ਉਸਦੇ ਵਿੱਚ ਕਿਰਾਇਆ ਵੀ ਦੇਣਾ, ਉਸਤੋਂ ਬਾਦ ਘਰ ਦਾ ਵੀ ਦੇਣਾ, ਬੱਚਿਆਂ ਨੂੰ ਵੀ ਪੜਾਉਣਾ ਸਾਰਾ ਕੁਛ ਤਿੰਨ ਚਾਰ ਹਜ਼ਾਰ ਰੁਪਏ ਦੇ ਵਿੱਚ ਸੀਗਾ ਅੱਜ ਦੀ ਤਰੀਕ ਵਿੱਚ ਦੇਖੀਆ ਤਾਂ ਏਡਾ ਜਿਹੜਾ ਹੈਗਾ ਐ ਏਹ ਮਤਲਬ ਬੰਦਾ ਕਰ ਨੀ ਸਕਦਾ, ਗੁਜ਼ਾਰਾ ਛੱਡੋ, ਇੱਕ ਸੂਟ ਆਉਂਦਾ ਏਨੇ ਦਾ ਆਉਂਦਾ ਪਹਿਲਾਂ ਵੀ ਸੀਗਾ ਪਰ ਓਹ ਵੱਡਿਆ ਲੋਕਾਂ ਵਾਸਤੇ ਐ ਗਰੀਬਾਂ ਵਾਸਤੇ ਨੀ, ਠੀਕ ਐ ਮੰਮੀ ਨੇ ਜਦ ਆਕੇ ਘਰੇ ਦੱਸਿਆ ਫੁੱਫੜ ਮੇਰਾ ਕਹਿੰਦਾ ਕੀ ਕੋਈ ਬਾਤ ਕੋਈ ਗੱਲ ਨੀ ਇਹਨੂੰ ਓਥੇ ਦਿਖਾ ਲੈਂਦੇ ਫੁੱਫੜ ਕਹਿੰਦਾ ਠੀਕ ਐ ਇਸਨੂੰ ਲੈ ਕੇ ਚੱਲ ਪੜੋ ਫੇਰ ਪਾਪਾ ਸਾਡੇ ਕੋਲ ਰੁਕੇ ਸੀਗੇ, ਫੁੱਫੜ ਮੰਮੀ ਨੂੰ ਲੈ ਕੇ ਫੇਰ ਕੀ ਕਹਿੰਦੇ ਐ ਉਹ ਆਪਣਾ ਪੰਜਾਬ ਦੇ ਵਿੱਚ ਕਿਸਮਗੰਜ ਐ ਕਿਸਮਗੰਜ ਉਹਦੀ ਭੂਆ ਰਹਿੰਦੀ ਸੀਗੀ ਮੰਮੀ ਕਹਿੰਦੀ ਓਥੇ ਨੰਗੀ ਜਹੀ ਉਹਨਾਂ ਦੀ ਕੁੜੀ ਸੀਗੀ ਤੇ ਮਤਲਬ ਛੋਟੇ ਛੋਟੇ ਕੱਪੜੇ ਪਾਕੇ ਘੁਮੀ ਜਾਂਦੀ ਸੀ ਮਤਲਬ ਬਹੁਤ ਜਿਆਦਾ ਗੰਦਾ ਇਲਾਕਾ ਸੀਗਾ ਓਥੇ ਰਾਤ ਬਿਤਾਈ ਜੀ ਉਸਤੋਂ ਬਾਦ ਆ ਅੱਧੀ ਰਾਤ ਨੂੰ ਮਤਲਬ ਓਥੋਂ ਚਲੇ ਤੇ ਕਿਧਰੇ ਹੋਰ ਘਰੇ ਜਾਕੇ ਓਹਨਾਂ ਨੇ ਕਿਹਾ ਕਿ ਭਾਬੀ ਮੈਨੂੰ ਭੁੱਖ ਲੱਗੀ ਐ ਮੈਨੂੰ ਰੋਟੀ ਖਾਣੀ ਐ ਤੇ ਤੁਸੀਂ ਵੀ ਖਾਲੋ, ਮੰਮੀ ਨੂੰ ਕਿੱਥੇ ਭੁੱਖ ਲੱਗਦੀ ਸੀਗੀ ਭਰਾ ਦਾ ਮੇਰਾ ਹੱਥ ਟੁੱਟਿਆ ਹੋਇਆ ਸੀਗਾ ਮੰਮੀ ਕਹਿੰਦੀ ਆਪ ਤੁਸੀ ਖਾਲੋ ਫੇਰ ਅਸੀਂ ਨੀ ਖਾ ਸਕਦੇ ਫੇਰ ਉਹ ਕਹਿੰਦੇ ਨਹੀਂ, ਤੁਸੀਂ ਵੀ ਖਾਓ, ਮੇਰਾ ਭਰਾ ਵੀ ਕਹਿੰਦਾ ਠੀਕ ਐ ਮੰਮੀ ਅਸੀਂ ਰੋਟੀ ਖਾ ਲੈਂਦੇ ਆ ਕਿੱਥੇ ਭੁੱਖੇ ਪਿਆਸੇ ਭਟਕਾਂਗੇ ਤੇ ਕਿਧਰੇ ਹੋਟਲੇ ਜਾਕੇ ਬੈਠ ਗਿਆ ਭਾਈ ਉਹਨੇ ਐ ਨੀ ਦੇਖਿਆ ਵੀ ਇਹ ਕਿਨੀ ਜਿਆਦਾ ਮਜਬੂਰੀ ਵਿੱਚ ਹੈਗੀ ਐ ਇਹਦੇ ਮੁੰਡੇ ਦਾ ਹੱਥ ਟੁੱਟਿਆ ਹੋਇਆ ਐ ਦਿਖਾਉਣਾ ਐ ਪੈਸੇ ਦੀ ਲੋੜ ਪੈਣੀ ਐ ਤੇ, ਕਮਾਉਣ ਵਾਲੇ ਏਨੇ ਬਹੁਤੇ ਜਣੇ ਤਾਂ ਨਹੀਂ ਹੈਗੇ ਏਡੀ ਵੱਡੀ ਕਮਾਈ ਵੀ ਨੀ ਹੈਗੀ ਐ ਉਹਨੇ ਕੀ ਕੀਤਾ ਉੱਥੇ ਜਾ ਕੇ ਹੋਰ ਲਿਜਾ ਕੇ ਬੈਠ ਗਿਆ ਡੰਗਰਾਂ ਦੀ ਤਰਾਂ ਰੋਟੀਆ ਖਾਂਦੀਆ ਛੱਤੀ ਚੀਜ order ਕੀਤੀਆ ਉਸਤੋਂ ਬਾਅਦ ਖਾ ਪੀ ਕੇ ਚੰਗਾ ਭਲਾ ਲਂਬਾ bill ਬਣਾਇਆ ਤੇ ਚੱਲ ਮੇਰੇ ਭਾਈ ਉੱਥੋਂ ਲੰਘ ਪਿਆ ਮੰਮੀ ਨੂੰ ਬੋਹਤ ਗੁੱਸਾ ਆਇਆ, ਵਈ ਇਹ ਕਿਦਾ ਦਾ ਡੰਗਰ ਹੈਗਾ ਐ ਵਈ ਇਹਨੁ ਦੇਖਣਾ ਚਾਹੀਦਾ ਹੈਗਾ ਏਦਾਂ ਮੇਰੇ ਤਾਂ ਮੁੰਡੇ ਦਾ ਹੱਥ ਟੁੱਟਿਆ ਐ ਤੇ ਇਹ ਏਦਾਂ ਦੀਆ ਹਰਕਤਾਂ ਕਰ ਰਿਹਾ ਐ ਮੰਮੀ ਨੇ ਫਿਰ ਕੁਸ਼ ਨੀ ਕਿਹਾ ਚਲੋ ਜੀ ਕੋਈ ਗੱਲ ਨੀ ਫਿਰ ਉਸਤੋਂ ਬਾਅਦ ਓਹ ਲੈ ਕੇ ਆਇਆ ਆਕੇ ਜਿਹੜਾ ਮੇਰੇ ਦਾਦਕੇ ਹੈਗੇ ਐ ਨਾ ਮੇਰੇ ਪਾਪਾ ਦੇ ਚਾਚਾ ਓਹ ਓਹਨਾਂ ਕੋਲ ਛੱਡ ਗਿਆ ਚਲੋ ਜੀ ਜਿਨੇ ਦਿਨ ਮੰਮੀ ਪਿੰਡ ਰਹੀ, ਪਿੰਡ ਦੇ ਵਿੱਚ ਉਹਨਾਂ ਦਾ ਮਤਲਬ ਏਦਾਂ, ਸੀਗਾ ਵੀ ਪਿੰਡਾਂ ਦੇ ਵਿੱਚ ਤਾਂ ਹੁਣ ਵੀ ਮਤਲਬ ਕੋਈ ਚੱਜ ਦਾ ਖਾਣਾ ਪੀਣਾ ਹੈ ਨੀ ਓਹੀ ਸੁੱਕੀਂਆ ਰੋਟੀਆਂ ਦੁੱਧ ਦਹੀਂ ਖਾ ਲੈਂਦੇ ਐ ਤੇ, ਏਹ ਚੀਜ਼ਾਂ ਸੀਗੀਆ, ਚਟਨੀ ਕੁੱਟਣੀ ਤੇ ਮੰਮੀ ਨੂੰ ਉਹ ਚੰਗਾ ਨੀ ਲੱਗਦਾ ਸੀਗਾ ਉਹ ਮੰਮੀ ਨੇ, ਓਥੇ ਰਾਸ਼ਨ ਭਰਾਉਣਾ, ਆਟਾ ਭਰਾਉਣਾ ਆਪਣਾ ਸਭ ਕੁਸ਼ ਭਰਾਇਆ, ਤੇ ਮੁੰਡੇ ਨੂੰ ਵੀ ਭਰਾਇਆ ਜਿਹੜਾ ਮੇਰਾ ਭਰਾ ਸੀਗਾ ਉਹਨੂੰ ਵੀ ਦਿਖਾਇਆ ਓਹਦੀ ਵੀ ਦਵਾਈ ਕਰਾਈ, ਤੇ ਇੱਕ ਬੈਗ ਸੀਗਾ ਤੇ ਉਹ ਉਹਨੇ ਮੇਰੇ ਭਰਾ ਦਾ ਜਿਹੜਾ ਹੱਥ ਸਹੀ ਕੀਤਾ, ਉਸਤੋਂ ਬਾਦ ਮੇਰੀ ਮੰਮੀ ਦੀ ਜਦੋਂ ਮੁਲਾਕਾਤ ਹੋਈ ਮੇਰੀ ਭੂਆ ਨਾਲ਼

ਤੇ ਓਹਨਾਂ ਦੀ ਬਹੁਤ ਬੁਰੀ ਹਾਲਤ ਸੀਗੀ ਇੱਕ ਛੱਪੜ ਜਿਹਾ ਪਾਇਆ ਹੋਇਆ ਸੀ ਉਹ ਉਹਦੇ ਵਿੱਚ ਨਿਆਣੇ ਏਦੇ ਰਹਿਣਦੇ ਸੀਗੇ, ਬਹੁਤ ਈ ਮਾੜੀ ਹਾਲਤ ਵਿੱਚ ਰਹਿ ਰਹੇ ਸੀਗੇ ਤੇ ਮੰਮੀ ਨੇ ਉਹਨਾਂ ਨੂੰ ਦੱਸਿਆ ਵੀ ਤੁਸੀਂ ਇਸਤਰਾਂ ਕਿਉ ਰਹਿ ਰਹੇ ਓ ਤੁਸੀਂ ਏਦਾਂ ਕਰੋ ਵੀ ਬਾਹਰ ਨਿਕਲੋ ਚਾਰ ਪੈਸੇ ਕਮਾਓ, ਤੇ ਆਪਣੀ ਹਾਲਤ ਸਹੀ ਕਰੋ ਠੀਕ ਐ ਜੀ ਉਸਤੋਂ ਬਾਦ ਜਿਹੜਾ ਫੁੱਫੜ ਸੀਗਾ ਉਹਨਾਂ ਨੇ ਭੂਆ ਨੂੰ ਭੇਜਤਾ, ਕੀ ਤੂੰ ਜਾਕੇ ਦੇਖਲੇ ਫਿਰ, ਮੰਮੀ ਓਰ ਜਦ ਮੇਰੇ ਭਰਾ ਦਾ ਹੱਥ ਸਹੀ ਹੋਗਿਆ ਤੇ ਉਹਨਾਂ ਨੂੰ ਲੈਕੇ ਨਾਲ਼ ਆ ਪੰਜਾਬ ਆਗੇ, ਮੋਹਾਲੀ ਸਹਿਰ ਉਹਤੋਂ ਬਾਦ ਅਸੀਂ ਉਹਨਾਂ ਨੂੰ ਵੀ ਕੰਮ ਕੁਮ ਦਵਾਇਆ, ਕੁਛ ਦਿਨ ਰੁਕੇ ਉਹ, ਉਸਤੋਂ ਬਾਦ ਇੱਕ ਮਹੀਨੇ ਵਾਸਤੇ ਵਾਪਿਸ ਆਏ, ਨਿਆਣੇ ਬੱਚਿਆ ਫੁੱਫੜ ਨੂੰ ਸਾਰਿਆ ਨੂੰ ਲੈ ਕੇ ਉਹ ਵਾਪਿਸ, ਏਥੇ ਮੋਹਾਲੀ ਆ ਗਏ

ਪੈਸਾ ਬਚਾਉਣ ਤੋਂ ਬਾਦ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਘਰ ਬਣਾਇਆ ਉਸਤੋਂ ਬਾਦ, ਹੁਣ ਅੱਜ ਦੀ ਤਰੀਕ ਵਿੱਚ ਦੇਖੀਏ ਤਾਂ ਉਹਨਾਂ ਨੇ ਏਡਾ ਜਿਆਦਾ ਪੈਸਾ ਮਤਲਬ ਕੱਠਾ ਕਰਲਿਆ ਵੀ ਦੋ ਦੋ ਕੁੜੀਆ ਦਾ ਵਿਆਹ ਕੀਤਾ ਬਹੁਤ ਚੰਗੀ ਤਰਾਂ ਤੇ ਸਾਰਾ ਸਮਾਨ ਦਿੱਤਾ ਐ ਬੁਲਟ ਦਿੱਤਾ ਐ cash ਦਿੱਤਾ ਐ ਸਾਰਾ ਕੁਛ ਬਹੁਤ ਵਧੀਆ ਕੀਤਾ ਓਹਨਾਂ ਨੇ, ਏਨਾਂ ਪੈਸਾ ਕਮਾ ਲਿਆ ਕਿ ਸਾਡਾ ਪਿਓ ਐ ਜਿਹੜਾ ਐ ਹੁਣ ਜਾਕੇ ਕੰਮ ਕਰਣ ਲੱਗ ਪਿਆ, ਸੱਤ ਅੱਠ ਸਾਲਾਂ ਤੋਂ ਤੇ ਓਸਤੋਂ ਉਹ ਵੀ ਪਤਾ ਅੰਦਰ ਕੀ ਐ ਵੀ ਮੈਂ ਏਹਨਾ ਨੂੰ ਪੈਸਾ ਨਾ ਦੇਵਾ ਇੱਕ ਵੀ ਰੁੱਪਈਆ ਜਿਹੜਾ ਸਾਡੇ ਪਿਓ ਦੀ ਆਦਤ ਹੈਗੀ ਐ ਤੇ ਬਚਾਉਣਾ ਹੈਨੀ ਦਿਖਾਉਣਾ ਦਿਖਾਉਣਾ ਬਚਾਉਂਦਾ ਹੈਨੀ ਏਦਾ ਹੁੰਦਾ ਐ ਸਾਡੇ ਪਿਓ ਆਲੀ ਆਦਤ ਚੰਗੀ ਨੀ ਹੈਗੀ ਐ ਅਸੀਂ ਚੰਗਾ ਨੀ ਮਨਦੇ ਹੁੰਦੇ ਉਹਨੂੰ, ਵੀ ਸਾਡੀ ਮਤਲਬ ਦੇਣਾ ਹੈ ਪਰ ਪਹਿਲਾਂ ਸੌ ਗਾਲਾ ਸੁਣਾਏਗਾ ਫਿਰ ਉਸਤੋਂ ਬਾਦ ਦਏਗਾ ਬਹੁਤ ਭੇੜਿ ਆਦਤ ਹੈਗੀ ਐ, ਪਹਿਲਾਂ ਕਮਾਉਂਦਾ ਨੀ ਸੀਗਾ, ਹੁਣ ਕਮਾਉਂਦਾ ਐ ਤਾਂ ਏਦਾ ਕਰਦਾ ਐ, ਹੁਣ ਮੇਰਾ ਤਾਂ ਵਿਆਹ ਹੋਗਿਆ ਮੈਂ ਆਪਣੇ ਸੋਹਰੇ ਆ ਪਰ ਪਹਿਲਾਂ ਨਾਲੋਂ ਚੰਗੀ ਆ ਪਹਿਲਾਂ ਮਤਲਬ ਪਿਓ ਮੇਰੇ ਉ ਐਵੈ ਈ, ਪੁੱਠੀਆਂ ਸਿੱਧੀਆਂ ਬਾਤਾਂ ਕਹਿੰਦਾ ਸੀਗਾ ਸਾਰਿਆ ਨੂੰ, ਘਰਦਿਆ ਨੂੰ ਸਾਰਿਆ ਨੂੰ ਕਹਿੰਦਾ ਸੀਗਾ, ਚੰਗਾ ਜੀ ਮੈਂ ਬਾ ਦੂਜੀ ਕਹਾਣੀ ਦੂਜੀ ਸੁਣਾਵਾਂਗੀ ਸਸਰੀਕਾਲ ਜੀ Hello

ਕੁਛ ਨੀ ਝਾਈ ਰੋਟੀ ਲੱਗੇ ਸੀ ਖਾਣ।

ਆਹੋ ਰੋਟੀ ਲੱਗੇ ਸੀ ਖਾਣ ਬੀਬੀ। ਖਾ ਲਾ ਖਾ ਲਾ ਉਹ

ਠੀਕ ਠਾਕ, ਆਂਢ ਗੁਆਂਢ ਠੀਕ ਆ? ਹੈਂ?

ਹਾਂਜੀ ਠੀਕ ਹੈ ਆਂਢ ਗੁਆਂਢ ਬਹੁਤ ਵਧੀਆ, ਤੁਸੀਂ ਦੱਸੋ ਤੁਹਾਡੇ ਆਂਢੀ ਗੁਆਂਢੀ ਕਿੱਦਾਂ? ਲਾਡੀ ਹੋਣੀ ਠੀਕ ਠਾਕ ਆ? ਹਾਂਜੀ ਠੀਕ ਠਾਕ ਆ ਲਾਗੇ ਲਾਡੀ ਹੋਣੀ ਵੀ, ਗ ਗਈ ਉਹ ਮਲਿਕਾ ਚਾਚੀ ਸਿੰਦੋ ਘਰ। ਸਿੰਦੋ ਘਰ ਗਈ ਹੈ ਮਲਿਕਾ?

ਹੋਰ, ਆਹੋ ਓਦਾਂ ਹੀ ਗਈ ਵੈਸੇ ਦਿਲ ਕੀਤਾ ਹੋਣਾ ਚਲੇ ਗਈ ਕੁੜੀਆਂ ਲਾਗੇ। ਚੱਲ ਉਹ ਜਾਣੇ ਦਿਲ ਕੀਤਾ ਫਿਰ ਕੀ।

ਕੁੜੀਆਂ ਲਾਗੇ ਤਾਂ ਉਹਨੇ ਹੀ ਜਾਣਾ। ਆਹੋ ਕਹਿੰਦੀ ਵੀ ਨਹੁੰ ਪਾਲਸ ਮੰਗਣਡੀਆਂ ਤੇ ਮੈਂ ਜਾ ਦੇ ਆ। ਨਹੀਂ ਕੋਈ ਗੱਲ ਨੀ, ਕੋਈ ਨਾ। ਆਹੋ ਕੁੜੀਆਂ ਕੁੜੀਆਂ ਤੈਨੂੰ ਪਤਾ ਵੀ ਫਿਰ ਚੀਜ਼ ਚੂਜ਼ ਇੱਕ ਦੂਜੇ ਦੀ ਚੁੱਕ ਲੈਂਦੀਆਂ। ਨਹੀਂ ਕੋਈ ਗੱਲ ਨੀ ਕੋਈ ਨਾ। ਆਹੋ ਹੋਰ ਰਿਸਾ ਘਰੇ ਹੀ ਆਂ? ਹਾਂ ਰਿਸਾ ਘਰੇ ਹੀ ਆ, ਦੁਕਾਨ ਤੋਂ ਆਈ ਸੀ ਉਹ।

ਤੇ ਆਣ ਕੇ ਉਹ ਖਰਗੋ ਖ਼ਰਬੂਜਾ ਨੀ ਨਵਾਂ ਕਰਾਇਆ ਤੇ ਉਹ ਫਿਰ ਮੈਂ ਕਿੱਲੋ ਕੁ ਦਾ ਲੈ ਕੇ ਆਇਆ ਸੀ ਤੇ ਮੈਂ ਠੰਢਾ ਕੀਤਾ ਤੇ ਮੈਂ ਲੈ ਕਰ ਲੈਨਾ ਵਾਂ।

ਸ਼ਹਿਰੋ ਆਉਂਦਾ ਸੀ ਪੰਜੀਆਂ ਰੁਪਈਆਂ ਦਾ ਕਿੱਲੋ।

ਆਹੋ ਕੋਈ ਨੀ ਕਰ ਲੈਂਦਾ ਵਾਂ ਮੈਂ ਕਿਹਾ।

ਆਹੋ ਉਹ ਖਾ ਕੇ ਹਟੇ ਸੀ।

ਉਹ ਪੰਜੀਆਂ ਦਾ ਕਿੱਲੋ ਨੀ ਅੱਛਾ ਠੀਕ ਹਜੇ ਨਵੇਂ ਨਵੇਂ ਤੇ ਉੱਧਰ ਦੇ ਨੇ ਖਰਬੂਜੇ। ਨਾਲੇ ਬਹੁਤਾ ਨੀ ਮੈਂ ਇਹਨਾਂ ਨੂੰ ਖਵਾ, ਨਾਲੇ ਬਹੁਤਾ ਨੀ ਇਹਨਾਂ ਨੂੰ ਮੈਂ ਖਵਾਲਦੀ ਖਰਬੂਜਾ ਇਹਨੇ ਛੇਤੀ ਹੁੰਦੇ ਹੈ। ਆਹੋ ਮਿੱਠੇ ਨਿਕ ਮਿੱਠੇ ਨਿਕਲਦੇ ਹੋਣੇ ਆਂ। ਆਹੋ ਨਾਲੇ ਮਿੱਠੇ ਬੜੇ ਆ ਝਾਈ ਬੜਾ ਮਿੱਠਾ।

ਆਹੋ ਬੜਾ ਮਿੱਠਾ ਸੀ ਮੈਂ ਅੱਧ ਮਸਾਂ ਕੁ ਖਾਧਾ।

ਦੀ ਕੀਤੀ ਮੈਂ ਕਿਹਾ ਚੱਲ ਭਰਾਵਾ ਫਿਰ ਮੇਰਾ ਦਿਲ ਹੀ ਨੀ ਕੀਤਾ ਲੈਣ ਨੂੰ

ਠੀਕ ਆ ਚੱਲ ਉਹ ਤਾਂ ਕੜੁੱਕਾ ਲੱਗਾ ਸੀ ਤੇ ਮੈਂ ਲਾਏ ਬੜੇ ਸੋਹਣੇ ਤੇ ਬੜਾ ਵਧੀਆ ਸੀ ਉਹਦੇ ਕੋਲ। ਹਾਂ ਨਾਲੇ ਮੈਂ ਕੇਲੇ ਨੇ ਲਿਆਂਦੀ ਅੱਧੀ ਦਰਜਨ ਮੈਂ ਚੱਲ ਕੋਈ ਨੀ ਅਬੀ ਨੂੰ ਦੇਵਾਂਗੇ।

ਮੈਂ ਨੀ ਖਾਂਦੀ ਅਬੀ ਨੂੰ ਦਿੱਤੇ ਲਿਆ ਕੇ ਅੱਧੀ ਦਰਜਨ। ਉਹ ਦੁੱਧ ਨਾਲ ਚੰਗੇ ਹੁੰਦੇ ਕੇਲਾ ਖਾਵੇ।

ਸ਼ੂਗਰ ਬੜੀ ਹੁੰਦੀ, ਮੈਂ ਨੀ ਖਾਂਦੀ ਝਾਈ। ਕੇਲਾ ਨਾ ਖਾਈ ਹੋਰ ਜਿਹੜਾ ਮਰਜ਼ੀ ਫਲ ਖਾ ਕੇਲਾ

ਆਹੋ ਮੈਂ ਚੱਲ ਪਪੀਤਾ ਪਪੂਤਾ ਜਾਂ ਕੋਈ ਕੀਵੀ ਫਲ ਖਾ ਲਏ। ਲੈ ਆਉਂਦਾ ਸੇਬ ਤਾਂ ਚੱਲ ਮਹਿੰਗੇ ਨੇ ਅਨਾਰ ਲੈ ਆਉਂਦਾ ਉਹ ਖਾ ਲਿਆ।

ਚੱਲ ਕੋਈ ਨੀ ਕੀ ਕਰਨਾ ਫਿਰ ਬੀਬੀ ਤੈਨੂੰ ਪਤਾ ਹੀ ਆ ਨਾ। ਹਾਂ ਸਾਡੇ ਕੋਲੋਂ ਖਾਧਾ ਹੀ ਨੀ ਜਾਂਦਾ ਕੁਛ ਤੇ ਤੇ ਇੱਕ

ਦਿੱਤੀ ਉਹਨੇ ਉਹਨੂੰ ਲੈ ਕੇ ਦਿੱਤੀ